ਸਰੀਏ ਨਜ਼ਰ ਆ ਰਹੇ ਹੈ ਆਇਰਨ ਦੇ ਤੇ ਇਕ ਬਿਲਡਿੰਗ ਤਿਆਰ ਕਰ ਰਹੇ ਆ ਤੇ ਕਾਫੀ ਸਾਰੇ ਇਨਸਾਨ ਨਜ਼ਰ ਆ ਰਹੇ ਆ।

ਇੱਕ ਦੁਕਾਨ ਨਜ਼ਰ ਆ ਰਹੀ ਆ ਜਿਹਦੇ ਵਿੱਚ ਕਾਫੀ ਸਾਰੀਆਂ ਟਾਈਲਾਂ ਲਗਾਈਆਂ ਗਈਆਂ ਨੇ ਅਤੇ ਇਹ ਬੋਹੁਤ ਸੋਹਣੀਆਂ ਲੱਗ ਰਾਹੀਆਂ ਟਾਈਲਾਂ ।

ਕਈ ਬੈਡਾਂ ਦੀ ਕੰਪਨੀ ਐਡੀਡਾਸ ਆ ਤੇ ਕਈਆਂ ਚ ਟਾਊਨ ਵਾ ਤੇ ਕਈਆਂ ਦੀ ਐਸ_ਐਸ ਵਾ। ਇਹ ਬਹੁਤ ਵਧੀਆ ਕੰਪਨੀ ਦੇ ਬੈਟ ਵਾ।

ਅਤੇ ਇਹਦੇ ਵਿੱਚ ਇੱਕ ਮੇਜ ਪਿਆ ਹੋਇਆ ਵਾ ਇੱਥੇ ਕਾਫੀ ਸਾਰਿਆਂ ਚੇਅਰਜ਼ ਪਈਆਂ ਹੋਈਆਂ ਵਾਂ ਅਤੇ ਕਾਫੀ ਸਾਰਿਆਂ ਲਾਈਟਸ ਨਜ਼ਰ ਆ ਰਹੀ ਹਨ ਇੱਥੇ ਡਾਈਨਿੰਗ ਟੇਬਲਸ ਵੀ ਨਜ਼ਰ ਆ ਰਹੇ ਆ।

ਇੱਕ ਇਹ ਟਰੈਕਟਰ ਜਾਂ ਬਰਾਉਨ ਕਲਰ ਦਾ ਮਹਿਲ ਜਆ ਨਜ਼ਰ ਆ ਰਿਹਾ ਵਾ।

ਅਤੇ ਕਾਫੀ ਸਾਰੇ ਪੇੜ ਪੌਦੇ ਨਜ਼ਰ ਆ ਰਹੇ ਆ ਇੱਕ ਮੂਰਤੀ ਨਜ਼ਰ ਆ ਰਹੀ ਹੈ ਜਿਹੜੀ ਜਿਹਦੇ ਜੇੜੇ ਉੱਪਰ ਘੋੜਾ ਲੱਗਾ ਹੋਇਆ ਆ ਉੱਪਰ ਕੋਈ ਇਨਸਾਨ ਬੈਠਾ ਹੋਇਆ ਵਾ।

ਇਹ ਇੱਕ ਰੂਮ ਨਜ਼ਰ ਆ ਰਿਹਾ ਵਾ ਜੋਕਿ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਇਹ ਇੱਸ ਦੇ ਵਿੱਚ ਇੱਕ ਕੰਪਿਊਟਰ ਤੇ ਚੇਅਰ ਨਜ਼ਰ ਆ ਰਹੀ ਆ।

ਤੇ ਇਹ ਬਹੁਤ ਸੋਹਣਾ ਮਤਲਬ ਕੀ ਤੁਸੀਂ ਕਿਵੇਂ ਤਿਆਰ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕਿੱਤਾ ਗਿਆ ਵਾ ਇਹਦੇ ਬਾਹਰ ਇੱਕ ਐਕਟਿਵਾ ਵੀ ਖੜੀ ਹੋਈ ਆ ਇੱਕ ਏ_ਸੀ ਤੇ ਪੱਖਾ ਵੀ ਆ।

ਇਹ ਇੱਕ ਕਾਰ ਨਜ਼ਰ ਆ ਰਹੀ ਆ ਅਤੇ ਉਪਰ ਵ੍ਹਾਈਟ ਕਲਰ ਦਾ ਬੋਰਡ ਨਜ਼ਰ ਆ ਰਿਹਾ ਹੈ ਜਿੱਸ ਦੇ ਉਪਰ ਲਿਖਿਆ ਹੋਇਆ ਵਾ ਵ੍ਹਾਈਟ ਕਲਰ ਨਾਲ।

ਅਤੇ ਕਾਫੀ ਸਾਰੇ ਪੇੜ ਨਜ਼ਰ ਆ ਰਹੇ ਆ ਇੱਕ ਜੰਗਲ ਦਾ ਵਿਊ ਨਜ਼ਰ ਆ ਰਿਹਾ ਵਾ।

ਜਿਸ ਦੇ ਉੱਪਰ ਗ੍ਰੇ ਕਲਰ ਅ ਜੋ ਕਿ ਗ੍ਰੇ ਕਲਰ ਦਾ ਬੋਰਡ ਵਾ ਇਸ ਦੇ ਉੱਪਰ ਵਾਈਟ ਕਲਰ ਨਾਲ ਲਿੱਖਿਆ ਹੋਇਆ ਵਾ।

ਇਸ ਦੇ ਉੱਪਰ ਬਲੂਨਸ ਵੀ ਲੱਗੇ ਹੋਏ ਆ ਜਿ ਜਿਸ ਦਾ ਕਲਰ ਬਲਿਊ ਅਤੇ ਵਾਈਟ ਵਾ ਅਤੇ ਰੈਡ ਵਾ।

ਤੇ ਇਹ ਬਹਤ ਸੋਹਣੀ ਫੋਟੋ ਨਜ਼ਰ ਆ ਰਹੀ ਆ ਇੱਕ ਹੋਰ ਬਿਲਡਿੰਗ ਲਾਗੇ ਨਜ਼ਰ ਆ ਰਹੀ ਆ।

ਇਥੇ ਕਾਫੀ ਸਾਰੀਆਂ ਚੇਅਰਸ ਵੀ ਜਿੱਥੇ ਕਿ ਲੋਕ ਬੈਠ ਕੇ ਖਾ ਸਕਦੇ ਨੇ।

ਤੇ ਇਹਨਾਂ ਦੇ ਪਿੱਛੇ ਇੱਕ ਮੂਰਤੀ ਨਜ਼ਰ ਆ ਰਹੀ ਹੈ ਜੋ ਕਿ ਬਹੁਤ ਸੋਹਣੀ ਲੱਗ ਰਹੀ ਆ ਅਤੇ ਇਸ ਪੈਲਸ ਦੀ ਡੈਕੋਰੇਸ਼ਨ ਵੀ ਬਹੁਤ ਜਿਆਦੀ ਸੋਹਣੀ ਲੱਗ ਰਹੀ।

ਇਸ ਦੇ ਫਲਾਵਰਸ ਵੀ ਬਹੁਤ ਸੋਹਣੇ ਲੱਗ ਰਹੇ ਆ ਤੇ ਮੈਟ ਵੀ ਰੈਡ ਕਲਰ ਦਾ ਬਹੁਤ ਸੋਹਣਾ ਲੱਗ ਰਿਹਾ।